ਇਹ ਇੱਕ ਮੈਰਿਜ ਪੈਲੇਸ ਦੇ ਹਾਲ ਦੀ ਫੋਟੋ ਹੈ ਜਿੱਥੇ ਬਾਹਰ ਗਰਾਊਂਡ ਦੇ ਵਿੱਚ ਖੰਬੇ ਲੱਗੇ ਹੋਏ ਹਨ।

ਇਹ ਇੱਕ ਮਾਰਕੀਟ ਦੀ ਫੋਟੋ ਹੈ ਜਿਸਦੇ ਇਹ ਸਾਹਮਣੇ ਸਟੋਰਜ ਬਣੇ ਹੋਏ ਹਨ ਲੋਕ ਸਟੋਰ ਤੇ ਖਰੀਦਦਾਰੀ ਕਰ ਰਹੇ ਹਨ।

ਤੇ ਬੁਜੁਰਗ ਲੇਡੀਜ਼ ਵੀ ਇਸਦੇ ਵਿੱਚ ਹਨ ਕੁਛ ਨੇ ਸਾਡੀ ਪਾਈ ਹੋਇਆ ਕੁਛ ਨੇ ਸੂਟਸ ਪਾਏ ਹੋਏ ਹੈਂ।

ਇਹ ਇੱਕ ਸਕੂਲ ਦੇ ਹੋਸਟੇਲ ਦੀ ਫੋਟੋ ਹੈ ਜਿੱਥੇ ਬੱਚੇ ਇਹ ਸਟੀਲ ਦੀ ਟੇਬਲ ਅਤੇ ਸਟੀਲ ਦੀ ਹੀ--

ਇਹ ਵਿੱਚ ਵੱਡੇ ਵੱਡੇ ਸਪੀਕਰ ਲੱਗੇ ਹੋਏ ਹਨ ਤੇ ਦੂਸਰੇ ਪਾਸੇ ਸੰਤਰੀ ਰੰਗ ਦਾ--

ਬੋਰਡ ਲੱਗਿਆ ਵਿਹਾ ਹੈ ਜਿਸ ਤੇ ਦਫਤਰ ਦਾ ਨਾਮ ਲਿਖਿਆ ਵਿਹਾ ਹੈ ਸ ਸਾਹਮਣੇ ਪੇੜ ਪੌਦੇ ਵੀ ਹਨ ਇੱਕ--

ਪਰ ਵਿੰਡੋ ਤੇ ਪੀਲੇ ਕਰ ਅ ਰੰਗ ਦਾ ਕਲਰ ਕੀਤਾ ਵਇਆ ਹੈ ਤੇ ਨੀਚੇ ਇੱਕ ਪਾਸੇ ਗ੍ਰੀਨ ਕਲਰ ਦਾ ਕਲਰ ਕੀਤਾ ਵਿਆ --

ਗੇਮਾਂ ਉਸਤੋਂ ਨਿੱਚੇ ਵਾਲੇ ਦੇ ਵਿਚ ਟੇਡੀ ਬੀਅਰ ਤੇ ਉਸਤੋਂ ਨਿੱਚੇ ਵਾਲੇ ਦੇ ਵਿਚ ਹੋਰ ਛੋਟੇ ਟੇਡੀ ਬੀਅਰ ਰੱਖੇ ਹੋਏ ਹਨ ਔਰ ਸਾਈਡ ਤੇ--

ਇਹ ਸੋਹਣਾ ਡਿਜ਼ਾਈਨ ਪਾਇਆ ਹੋਇਆ ਹੈ ਬੱਚੇ ਅਪਨੀ ਪ੍ਰੇਕਟਿਸ ਆਹ ਕਰ ਰਹੇ ਹਨ ਗਰਾਊਂਡ ਦੇ ਥੱਲੇ ਕਲੀ ਨਾਲ ਲਾਈਨਾਂ --

ਇਹ ਇੱਕ ਉੱਪਰ ਟਰਾਂਸਪੋਰਟ ਕੰਪਨੀ ਦਾ ਦਫਤਰ ਹੈ ਤੇ ਸਾਹਮਣੇ ਬੋਰਡ ਲੱਗਿਆ ਦਾ ਬੋਰਡ ਦੇ ਨੀਚੇ ਇੱਕ ਨੀਲੀ ਲਾਈਟ ਹੈ।

ਡਰੰਮ ਜਿਹਾ ਰੱਖਿਆ ਵਿਆ ਐ ਤੇ ਸਾਹਮਣੇ ਬਿਜਲੀ ਦੇ ਮੀਟਰ ਵੀ ਲੱਗੇ ਹੋਏ ਹਨ ਇਹ ਨੀਚੇ ਦੋ ਕੰਟੇਨਰ ਪਏ ਹੋਏ ਹਨ।